ਰੈਕਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦਾ ਕੱਪੜਾ ਲੱਗਾ ਹੋਇਆ ਹੈ।

ਦੇ ਯਾਤਰੀ ਆਪਣਾ ਸਮਾਨ ਲੈ ਕੇ ਜਹਾਜ਼ ਵਿੱਚ ਚੜ੍ਹਨ ਲਈ ਜਾ ਰਹੇ ਹਨ।

ਤੇ ਨਵੇਂ ਟਾਇਰ ਵੀ ਤੇ ਪੁਰਾਨੇ ਟਾਇਰ ਵੀ ਪਏ ਹੋਏ ਹਨ ਤੇ ਇਹਨਾਂ ਦਿਆਂ ਮਸ਼ੀਨਾਂ ਵੀ ਪਈਆਂ ਹੋਈ ਆਂ ਹਨ।

ਤੇ ਇਸ ਵਿੱਚ ਬੋਡੀ ਬਣਾਉਣ ਲਈ ਬਹੁਤ ਸਮਾਨ ਪਿਆ ਹੈ।

ਇਹ ਪਹਾੜ ਨਜ਼ਰ ਆ ਰਿਹਾ ਹੈ।

ਕੁਝ ਹੋਰ ਵੱਖਰੀਆਂ ਵੱਖਰੀਆਂ ਮਸ਼ੀਨ ਹੈਂ ਤੇ ਦੋ ਬੰਦੇ ਖੜੇ ਦਿਖਾਈ ਦੇ ਰਹੇ ਹਨ।

ਇਹ ਇੱਕ ਫਰਨੀਚਰ ਦੀ ਦੁਕਾਨ ਹੈ।

ਪੁਰਾਨਾ ਸਕੂਲ ਨਜ਼ਰ ਆ ਰਿਹਾ ਹੈ ਜਿੱਸ ਵਿੱਚ--

ਜਿਸ ਵਿੱਚ ਕਈ ਜਨਾਨੀਆਂ ਬੈਠੀਆਂ ਹੋਈਆਂ ਹਨ।

ਜਿਹਦੇ ਉੱਪਰ ਸੁਲਤਾਨਪੁਰ ਲੋਧੀ ਲਿਖਿਆ ਹੋਇਆ ਹੈ।

ਇੱਥੇ ਇੱਕ ਟਰੈਕਟਰ ਨਜ਼ਰ ਆ ਰਿਹਾ ਹੈ। '

ਇਹ ਇੱਕ ਰੱਖੜੀ ਦੀ ਦੁਕਾਨ ਨਜ਼ਰ ਆ ਰਹੀ ਹੈ।

ਤੇ ਉਹਦੇ ਵਿੱਚ ਕਿਤਾਬਾਂ ਪਈਆਂ ਹੋਈਆਂ ਹਨ।

ਪਈ ਹੋਈ ਹੈ ਤੇ ਇੱਕ--

ਇਸ ਵਿਚ ਕਈ ਸਾਰੀਆਂ ਸਾਈਕਲਾਂ ਵੀ ਪਈਆਂ ਹੋਈਆਂ ਹਨ।